ਨਹੀਂ ਕੱਲ੍ਹ ਮਗਰ ਇੱਕ ਗੱਲ ਕਵਾਂ ਕੱਲ੍ਹ ਅਸੀਂ ਜਿੱਦਾਂ ਅਹ cooler ਲਾ ਕੇ ਸੁੱਤੇ ਸੀ ਨਾ cooler ਅਸੀਂ ਲਗਾ ਲਿਆ ਤੇ ਲਗਾ ਕੇ ਸੁੱਤੇ ਤੇ ਕਾਫ਼ੀ ਏਦਾਂ ਰਿਹਾ ਮੇਰੀ ਤੇ ਮੰਮਾ ਨੂੰ ਜੁਕਾਮ ਹੋ ਗਿਆ, ਤੇ ਮੰਮੀ ਕਹਿੰਦੇ ਬੰਦ ਕਰ cooler ਠੰਢ ਲੱਗਦੀ ਪਈ ਆ, ਮੈਂ ਕਿਹਾ ਨਹੀਂ। ਅਮ ਗਰਮੀ ਵੱਧ ਤੁਸੀਂ ਨਾ ਉਹਨੂੰ ਬੰਦ ਕਰੋ ਨਾ ਫਿਰ,

ਨਹੀਂ busy ਨਹੀਂ ਹਾਂ free ਸੀ ਚੰਗਾ ਤੁਸੀ call ਕਰ ਲਿਆ ਗੱਲਬਾਤ ਕਰਨ ਨੂੰ ਮੌਕਾ ਮਿਲ ਗਿਆ। ਹਮ ਬਸ ਵਧੀਆ। ਕੰਮ ਦਾ experience ਬੜਾ ਮਗਰ ਇੱਕ ਗੱਲ ਹੈ, ਗਰਮੀ ਬੜੀ ਹੈ ਜਦੋਂ ਘਰ ਆਉਣਾ ਪਸੀਨੋ ਪਸੀਨ ਹੋ ਜਾਨਾ। ਬਿਲਕੁਲ ਸਹੀ ਗੱਲ ਕਹੀ ਆ ਮੈਂ ਤੇ ਜਦੋਂ ਪਹਿਲੇ ਜਦੋਂ ਜਦੋਂ ਮੈਂ plus two ਹਜੇ complete ਹੀ ਹਜੇ ਕੀਤੀ ਸੀ ਤੇ ਮੈਂ ਕਿਹਾ ਚੱਲ ਗਰਮੀਆਂ ਦਾ ਚਲੋ ਗਰਮੀਆਂ ਦਾ ਫ਼ਾਇਦਾ ਚੁੱਕ ਲਿਆ ਥੋੜ੍ਹਾ ਬਹੁਤਾ।

ਬਿਲਕੁਲ ਹਜੇ ਤਾਂ ਜੁਲਾਈ ਜੁਲਾਈ ਮਹੀਨਾ ਪਏ ਦਾ ਸੋਚੋ ਜੁਲਾਈ ਮਹੀਨੇ ਕੀ ਹੋਏਗਾ।

ਗਰਮੀ ਅੱਜ ਕੱਲ੍ਹ ਤੁਸੀਂ ਦੇਖੋ ਅੱਜ ਕੱਲ੍ਹ ਕਾਫ਼ੀ weather ਖ਼ਰਾਬ ਗਏ ਦਾ ਹਨਾ ਗਰ~ ਕਿਤੇ ਜਗ੍ਹਾ ਤੇ ਬਾਰਿਸ਼ ਨੀ ਹੋਇਆ ਕਰਦੀ ਹਨਾ ਜਾਂ ਕਿਤੇ ਜਗ੍ਹਾ ਤੇ ਬਾਰਿਸ਼ ਹੁੰਦੀ ਆ ਤੇ ਕਾਫ਼ੀ ਨੁਕਸਾਨ ਵੀ ਹੋ ਜਾਂਦਾ global warming ਹੋ ਜਾਂਦੀ ਆ ਹਨਾ ਕੰਮ ਕਾਰ ਦੇਖੋ ਕਿੰਨੀ ਗੈਸਾਂ ਹੋ ਜਾਂਦੀ ਜਿਹੜੀ, ਹਨਾ ਪਹਿਲੇ ਜਦ ਹੁੰਦਾ ਸੀ ਹਾਂ ਯਾਰ ਗਰਮੀਆਂ 'ਚ ਵਰਖਾ ਤਾਂ ਪੈ ਜਾਂਦੀ ਸੀ ਹਨਾ ਹੁਣ ਅੱਜ ਕੱਲ੍ਹ ਵਰਖਾ ਨੀ ਪਇਆ ਕਰਦੀ ਪਾਣੀ ਨਾ ਅੱਜ ਕੱਲ੍ਹ ਝੋਨੇ ਲੱਗਦੇ ਪਏ ਆ ਉੱਥੇ ਪਾਣੀ ਵੀ ਨੀ ਮਿਲਦਾ ਪਿਆ ਹਰ ਜਗ੍ਹਾ ਕੰਮ ਕੋਈ ਨਾ ਕੋਈ ਨੁਕਸਾਨ ਹੋਇਆ ਕਰਦਾ।

ਹਾਂ ਸਹੀ ਗੱਲ ਆ ਮੈਂ ਹੁਣ ਆਪਣੇ ਪਿੰਡ ਦੀ ਗੱਲ ਕਰਾਂ ਨਾ ਸਾਡੇ ਪਿੰਡ ਦੇ ਕਾਫ਼ੀ ਸ਼ਹਿਰ ਤੋਂ ਜ਼ਿਆਦਾ ਪਿੰਡ 'ਚ ਵਧੀਆ ਆ ਹਨਾ ਜੇ ਹੁਣ ਵੀ ਕਈ ਵਾਰ ਸ਼ਹਿਰ ਇਹ ਕਈ ਅੰਮ੍ਰਿਤਸਰ ਲੰਘੇ ਨਾ ਅੰਮ੍ਰਿਤਸਰ ਤਾਂ ਨਾ ਕਾਫ਼ੀ ਉੱਥੇ ਗਰਮੀ ਰਹਿੰਦੀ ਆ ਹਨਾ ਉੱਪਰ ਉੱਥੇ ਗਰਮੀ ਉੱਪਰ ਉੱਥੇ ਕੀ ਕਹਿੰਦੇ ਆ ਉਹਨੂੰ ਗਰਮੀ ਬੜੀ ਪੈਂਦੀ ਆ ਉੱਪਰ ਉੱਥੇ ਨਾ ਇੱਕ ਚੀਜ਼ ਦੱਸਾਂ ਪਾਣੀ ਵੀ ਕਾਫ਼ੀ ਚਿਰ ਦਾ ਪਿਆ, ਪਾਣੀ ਉੱਥੇ ਦਾ ਚੰਗਾ ਨੀ ਹੁੰਦਾ। ਹਨਾ ਤੇ ਮੈਂ ਜੇ ਆਪਣੇ ਮਲਕਪੁਰ ਪਿੰਡ ਦੀ ਗੱਲ ਕਰਾਂ ਨਾ ਕਾਫ਼ੀ ਵਧੀਆ ਜਦੋਂ ਸਵੇਰੇ ਬੰਦਾ ਉੱਠੇ ਨਾ ਪੰਜ ਛੇ ਵਜੇ ਹਨਾ ਤੇ ਸੈਰ ਕਰੇ ਬੰਦਾ ਕਾਫ਼ੀ ਵਧੀਆ ਲੱਗਦਾ ਆ ਇਹ ਤਾਜ਼ੀ ਹਵਾ ਮਿਲਦੀ ਹੈ, ਉੱਪਰ ਸਾਡੇ ਲਾਗੇ ਸਾਗੇ ਅਹ ਪੇੜ੍ਹ ਪੌਦੇ ਹੀ ਪੌਦੇ ਆ ਹਨਾ ਉੱਪਰੋਂ ਖੇਤੀਬਾੜੀ ਲੋਕੀ ਕਰਦੇ ਆ ਜਦੋਂ ਕੱਲ੍ਹ ਜਦੋਂ ਵਰਖਾ ਪਈ ਸੀ ਨਾ ਰਾਤੀ ਹਨਾ ਤੇ ਸਵੇਰੇ ਜਦੋਂ ਅਸੀਂ ਸੈਰ ਕਰਨ ਉੱਥੇ ਗਏ ਸੀ running ਤੇ ਤੇ ਮਿੱਟੀ ਦੀ ਖ਼ੁਸਬੂ ਆਇਆ ਕਰਦੀ ਤੇ ਮੈਂ ਕਿਹਾ ਵਾਹ, ਮਿੱਟੀ ਦੀ ਖ਼ੁਸਬੂ ਇੰਨੀ ਵਧੀਆ ਲੱਗਦੀ ਸੀ, ਜਦੋਂ ਪਤਾ ਜਦੋਂ ਵਰਖਾ ਪਵੇ ਤੇ ਮਿੱਟੀ ਨੂੰ ਕਿੱਦਾਂ ਖ਼ੁਸਬੂ ਆਉਂਦੀ ਮਿੱਟੀ ਦੀ ਪਹਿਲੀ ਖ਼ੁਸਬੂ ਹਨਾ। ਹਾਂ ਤੇ ਜੇ ਮੈਂ ਤੈਨੂੰ ਕਵਾਂ ਨਾ ਤੇ ਇੱਕ ਨਾ ਜਿੱਦਾਂ ਮੈਂ ਜੇ ਸੈਰ ਕਰਨਾ ਜਾਨਾ ਨਾ ਸਾਡੇ ਪੇੜ੍ਹ ਪੌਦੇ ਲਾਗੇ ਹੈ ਨੀ ਕਾਫ਼ੀ ਲੋਕਾਂ ਨੇ ਕੱਟ ਦਿੱਤੇ ਸੀ ਹਨਾ, ਤੇ ਪੇੜ੍ਹ ਪੂੜ੍ਹ ਲੱਗਣ ਮੈਂ ਕਾਫ਼ੀ ਲੋਕਾਂ ਨੂੰ ਕਿਹਾ ਹੋਇਆ ਪੇੜ੍ਹ ਪੌਦੇ ਤੁਸੀਂ ਨਾ ਕੱਟੋ ਤੇ ਕੱਟੋ ਤੇ ਫਿਰ ਬੂਟੇ ਉਗਾਓ ਹਨਾ ਫਿਰ ਅਸੀਂ ਕਿੱਦਾਂ ਜੇ ਸਾਡੇ ਮਲਕਪੁਰ ਤੁਸੀਂ ਸੁਣਿਆ ਮਲਕਪੁਰ 'ਚ enter ਹੋਵੋ ਤੇ ਇੱਕ ਨਹਿਰ ਆਉਂਦੀ ਆ model ਜਿਹਾ ਆਉਂਦਾ ਹਨਾ, ਉੱਥੇ ਲੋਕੀ ਜਦੋਂ ਸੈਰ ਸੂਰ ਕਰਨ ਆਉਂਦੇ ਆ ਲੋਕੀ ਹਨਾ ਕਾਫ਼ੀ ਏਦਾਂ ਬਜ਼ੁਰਗ ਲੋਕ ਆਉਂਦੇ ਆ ਬੱਚੇ ਵੀ ਆਉਂਦੇ ਆ ਤਾਂ ਅਸੀਂ ਕੀ ਕੀਤਾ ਉੱਥੇ ਲਾਗੇ ਸਾਗੇ ਨਹਿਰ ਦੇ ਲਾਗੇ ਸਾਗੇ ਨਾ ਬੂਟੇ ਲਗਾ ਦਿੱਤੇ। ਤੇ ਉੱਥੇ ਜਦੋਂ ਸੈਰ ਕਰਦੇ ਆ ਨਾ ਹੁਣ ਅੱਜ ਕੱਲ੍ਹ ਕਾਫ਼ੀ ਵੱਡੇ ਹੋ ਗਏ ਆ ਤੇ ਹਨਾ ਤੇ ਕਾਫ਼ੀ ਵੱਡੇ ਹੋ ਕੇ ਨਾ ਤਾਜ਼ੀ ਹਵਾ ਦਿੰਦੇ ਆ ਜਦੋਂ ਜਾਂਦੇ ਹਾਂ ਨਾ ਅਸੀਂ ਦੇਖਦੇ ਹਾਂ ਕਾਫ਼ੀ ਵੱਡੇ ਹੋ ਗਏ ਆ ਰੋਜ਼ ਪਾਣੀ ਪਾਉਣਾ ਉਹਨਾਂ ਨੂੰ,

ਬਿਲਕੁਲ ਹਮ ਜੇ ਮੈਂ ਗੱਲ ਕਰਾਂ ਜਿੱਦਾਂ ਤੁਸੀਂ ਇੱਕ ਹੁਣ ਜਿੱਦਾਂ ਤੁਸੀਂ ਦੇਖੀ ਹੋਣੀ ਜਿੱਥੇ factories ਹੁੰਦੀਆਂ ਹਨਾ ਤੁਸੀਂ ਦੇਖੀ ਹੋਣੀ ਕਿ factories ਤੁਹਾਡੇ ਲਾਗੇ ਸਾਗੇ ਹੈ ਕੋਈ factory ਏਦਾਂ ਨਹੀਂ ਕਿਤੇ ਵੇਖੀ ਹੋਏ ਕੋਈ ਵੀ factory

ਉਹ ਸੁਣਿਆ ਉਹ ਜਦੋਂ factory ਬਣਾਉਂਦੇ ਆ ਤੇ underg~ ਉਹ underground ਉਹ ਪੈਂਪਾਂ ਪਾਊਂਦੇ ਆ ਹਨਾ ਤੇ ਉਹ ਜਦੋਂ ਕਈ ਵਾਰ ਫਟ ਫੁਟ ਜਾਏ ਤੇ ਕਾਫ਼ੀ ਉਹ ਚੋਂ ਗੰਦਾ material ਨਿਕਲਦਾ ਤੇ ਹਨਾ, ਤੇ ਮਿਲ ਜਾਂਦਾ ਹੈ ਮਿੱਟੀ ਨਾਲ ਤੇ ਉੱਥੇ ਨਾ ਲਾਗੇ ਸਾਗੇ ਕਾਫ਼ੀ ਉਹ ਹੁੰਦਾ ਨੁਕਸਾਨ। ਬਿਲਕੁਲ ਹਨਾ ਤੇ ਹੁਣ ਅੱਜ ਤਾਂ ਨਾ ਇਹ ਆ ਸ਼ਹਿਰ ਜਦੋਂ ਜਾਓ ਨਾ ਸਾਡੇ ਚੱਲ ਪਿੰਡਾਂ 'ਚ ਤਾਂ ਇੰਨਾ ਸੋਰ ਸਰਾਬਾ ਨੀ ਹੁੰਦਾ ਹਨਾ ਤੇ ਜਦੋਂ ਬੰਦਾ ਸ਼ਹਿਰ ਆਵੇ ਨਾ ਹਨਾ ਤੇ ਕਾਫ਼ੀ ਸੋਰ ਸਰਾਬਾ ਹੁੰਦਾ ਹੈ। ਕਦੇ ਗੱਡੀਆਂ ਦੀ ਆਵਾਜ਼ ਆਉਂਦੀ ਆ ਹਨਾ ਕਾਫ਼ੀ ਹੁਣ ਅੱਜ ਕੱਲ੍ਹ ਸਰਕਾਰ ਨੇ ਵੀ ਕੀਤਾ ਹੈ ਜਦੋਂ ਕਿਤੇ ਵਿਆਹ ਸ਼ਾਦੀ ਹੋਏ ਨਾ ਤੇ ਲੋਕੀ DJ ਡੂਜੇ ਲਾਉਂਦੇ ਸੀ ਤੇ ਹੁਣ ਉਹ ਵੀ ਬੰਦ ਕਰ ਦਿੱਤੇ ਆ ਲਗ~ ਬਾਰਾਂ ਵਜੇ ਤੱਕ DJ ਲਾਓ, ਬਿਲਕੁਲ ਹੁਣ ਸਰਕਾਰ ਨੇ ਸਵੱਛ ਅਭਿਆਨ ਵੀ ਸ਼ੁਰੂ ਕੀਤਾ ਤੁਸੀਂ ਦੇਖਿਆ ਹੋਣਾ ਹਨਾ ਇਹ ਕ~ ਕਾਫ਼ੀ ਲੋਕਾਂ ਨੇ ਉਸ ਉਸ ਸਵੱਛ ਅਭਿਆਨ 'ਚ ਸ਼ਾਮਲ ਵੀ ਹੋਏ ਆ ਹਨਾ ਹੁਣ ਇਹ ਤੁਸੀਂ ਦੇਖਿਆ ਹੋਣਾ ਜਿਹੜੇ ਗ਼ਰੀ~ ਗ਼ਰੀਬ ਬ~ ਗ਼ਰੀਬ ਲੋਕ ਹੁੰਦੇ ਆ ਜਿ~ ਜਿੱਦਾਂ ਦੇ ਝੁੱਗੀਆਂ 'ਚ ਰਹਿੰਦੇ ਜਿਹਨੂੰ ਕਹਿੰਦੇ ਆ ਹਨਾ ਜਿਹੜੇ ਝੁੱਗੀਆਂ 'ਚ ਰਹਿੰਦੇ ਆ ਤਾਂ ਉਹਨਾਂ ਦੇ ਲਈ ਆਸ ਪਾਸ ਹੁਣ ਉਹ ਵੀ ਉਹਨਾਂ ਦੇ ਕਾਫ਼ੀ ਕਚਰਾ ਹੁੰਦਾ ਹੈ ਤੁਸੀਂ ਦੇਖਿਆ ਹੋਣਾ ਜਿੱਥੇ ਕੂੜਾ ਕੂੜਾ ਹੈ ਉੱਥੇ ਲਾਗੇ ਸਾਗੇ ਆਪਣਾ ਬਣਾ ਲੈਂਦੇ ਆ ਛੋਟਾ ਜਿਹਾ ਘਰ ਹਨਾ, ਤੇ ਉਹਨਾਂ ਨੂੰ ਕਾਫ਼ੀ ਬਿਮਾਰੀ ਹੁੰਦੀਆਂ ਤੇ ਉਹਨਾਂ ਨੇ ਕਾਫ਼ੀ ਇਉਂ ਕਿਹਾ ਹਾਂ ਸਫ਼ਾਈ ਸਫ਼ੂਈ ਰੱਖੋ ਹਨਾ ਆਪਣੇ ਲਾ~ ਲਾਗੇ ਸਾਗੇ ਮੈਂ ਆਪਣੇ ਜਿੱਦਾਂ ਅਹ ਸਾਡੇ ਘਰ ਦੇ ਲਾਗੇ ਸਾਗੇ ਦੋ ਤਿੰਨ ਘਰ ਹੈ ਹਨਾ ਇੱਕ ਘਰ ਇਹੋ ਜਿਹਾ ਜਿੱਥੇ ਉਹਨੂੰ ਆਪਣੇ ਘਰ ਦੇ ਲਾਗੇ ਸਾਗੇ ਨਾ ਗੰਦਗੀ ਰੱਖਦੇ ਹੈ ਨਾਲ ਹੀ ਤੇ ਜਦੋਂ enter ਉਹਨਾਂ ਦੇ ਘਰ ਜਦੋਂ ਕਰੋ ਨਾ ਤੇ ਕਾਫ਼ੀ ਅਹ ਨਾਲ ਹੀ ਉਹਨਾਂ ਨੇ dustbin ਰੱਖੇ ਦਾ ਦਰਵਾਜ਼ੇ ਦੇ ਨਾਲ ਉਹਨਾਂ ਕਿਹਾ ਮੈਂ ਕਿਹਾ ਸਾਡੇ ਨਾਲ ਹੀ ਸਾਨੂੰ ਉਹ ਨਾ ਫਿਰ ਤੇ ਉਹ ਨਾ ਬਾਹਰ ਕੁਛ ਵੀ ਰੱਖ ਉਹ dustbin 'ਚ ਸੁੱਟਦੇ ਆ ਨਾ ਤੇ ਮੱਖੀਆਂ ਬੜੀਆਂ ਆ ਜਾਂਦੀਆਂ ਗੰਦੀਆਂ ਗੰਦੀਆਂ ਮੱਖੀਆਂ ਤੁਹਾਨੂੰ ਪਤਾ,

ਅਹ ਸਰਪੰਚ ਨੂੰ ਕਿਹਾ ਸੀ ਇਹ ਮੰਨਦੇ ਹੈ ਨੀ ਤੇ ਕਚਰਾ ਫੈਲਾਉਂਦੇ ਆ ਤੈਨੂੰ ਪਤਾ ਕਾਫ਼ੀ ਲੋਕੀ ਕਹਿੰਦੇ ਆ ਸਰਕਾਰ ਨੇ ਵੀ ਕਿਹਾ ਸੀ ਕਿਤੇ ਕੋਈ ਕਚਰਾ ਫੈਲਾਉਂਦਾ ਜਾਂ ਜਾਂ ਜਾਨ ਬੁੱਝ ਕੇ ਕਰਦਾ ਤੇ ਸਾਨੂੰ ਕਹੋ ਹਨਾ,

ਹਾਂ ਨਹੀਂ ਨਹੀਂ ਮੈਂ ਜੇ ਗੱਲ ਕਵਾਂ ਨਾ ਇੱਕ ਜੇ ਮੈਂ ਤੁਹਾਨੂੰ ਇੱਕ ਗੱਲ ਕਵਾਂ ਤੇ ਉਹ ਨਾ ਅੱਛਾ ਕੀ ਹੋਏਗਾ ਜਿੱਦਾਂ ਹੁਣ ਇਹ ਨੀ factories ਬੰਦ ਕੀਤੀ ਜਾਵੇ factory ਤਾਂ ਹੁਣ ਲੋਕਾਂ ਨੇ ਇੱਕ ਜੇ factory ਹੋਏ ਉਹਦੇ ਨਾਲ ਦੀ ਦੋ ਤਿੰਨ ਹੋਰ ਖੁੱਲਦੀਆਂ ਉਹ ਹੀ factories same ਏਦਾਂ ਨੀ ਹੁਣ ਜੇ factory ਖੋਲੀ ਆ ਇਹੋ ਜਿਹੀ ਜਗ੍ਹਾ ਖੋਲੋ ਜਿੱਥੇ ਲੋਕਾਂ ਨੂੰ ਨੁਕਸਾਨ ਨਾ ਹੋਏ ਹਨਾ ਖੇਤੀਬਾੜੀ 'ਚ ਅਗਰ ਜੇ ਕੋਈ ਨੁਕਸਾਨ ਹੋਏ ਨਾ ਕੋਈ ਏਦਾਂ ਹੋਏ ਅੱਜ ਕੱਲ੍ਹ ਕੁਛ ਵੀ ਜਿੱਦਾਂ ਕੁਛ ਵੀ ਜਿੱਦਾਂ ਅਹ raw ਅਹ raw material ਨਿਕਲਦਾ ਹੈ ਹਨਾ, ਉਹ ਕੀ ਕਰਦੇ ਹੈ ਜਾਂ ਪਾਣੀ 'ਚ ਸੁੱਟ ਦਿੰਦੇ ਆ ਹਨਾ ਜਾਂ ਅਹ ਜ਼ਮੀਨ ਵਿੱਚ ਪਾ ਦੇਣਾ ਜ਼ਮੀਨ ਦੇ ਥੱਲੇ ਦਬਾ ਦੇਣਾ ਹਨਾ ਉਹ raw material ਹੁੰਦਾ ਆ ਉਹਨੂੰ ਕੋਈ ਏਦਾਂ ਕੋਈ ਕਰੋ ਵੀ raw material ਉਹ ਜਾਂ ਉਹਨੂੰ, ਕਾਫ਼ੀ ਦੇਖਦੇ ਆ ਉਹ ਅਹ ਸੋ ਹੈ ਇਹਦਾ ਕੋਈ ਫ਼ਾਇ~ ਉਹ ਹੈ ਨੀ ਇੱਕ ਜਗ੍ਹਾ ਇਕੱਠਾ ਕਰੋਂਗੇ ਨਾ ਉਹਦਾ ਕੋਈ ਨੁਕਸਾਨ ਹੀ ਹੋਣਾ ਹੈ ਇਹਦਾ ਸਾਨੂੰ ਸੋਚਣਾ ਚਾਹੀਦਾ ਵੀ raw material ਜਿਹੜਾ waste material ਹੁੰਦਾ ਉਹਨੂੰ ਕਿੱਦਾਂ ਖ਼ਤਮ ਕੀਤਾ ਜਾਵੇ।

ਹਮ ਮੈਂ ਕੀਤੀ ਆ ਜਿੱਦਾਂ ਹੁਣ ਕੋਈ plastic ਦੀ ਬੋਤਲ ਹੋ ਗਈ ਉਹਨੂੰ ਅੱਧਾ ਕੱਟ ਕੇ ਨਾ ਉਹਦੇ ਵਿੱਚ ਮਿੱਟੀ ਪਾ ਕੇ ਉਹਦੇ ਉਹਦੇ ਉੱਥੇ ਮੈਂ plant ਲਗਾਏ ਦਾ ਹਨਾ,

ਨਹੀਂ ਨਹੀਂ permanent solution ਦੀ ਮੈਂ ਗੱਲ ਨੀ ਕੀਤੀ ਮੈਂ ਏਦਾਂ ਕੀਤਾ ਮੈਂ ਕਿਹਾ ਮਾੜਾ ਮੋਟਾ ਸਾਨੂੰ ਵੀ ਏਦਾਂ reuse ਥੋੜ੍ਹਾ ਬਹੁਤ ਕਰਨਾ ਚਾਹੀਦਾ ਬਾਅਦ ਚੋਂ ਹੌਲੀ ਹੌਲੀ ਕਰਕੇ ਫਿਰ ਏਦਾਂ ਕਰਨਾ ਚਾਹੀਦਾ ਹਨਾ ਇਹ ਕਰਨਾ ਚਾਹੀਦਾ ਜਿੱਦਾਂ ਹੁਣ, ਕੁਛ ਵੀ ਜਿੱਦਾਂ ਹੁਣ ਉਹ ਨੀ ਹੁੰਦਾ ਜਦੋਂ ਕੋਈ ਅਸੀਂ TV ਲੈ ਕੇ ਆਈਏ ਜਾਂ fridge ਲੈ ਕੇ ਆਈਏ ਉਹਦਾ ਜਿਹੜਾ ਪੇ~ ਗੁਦਗੁਦਾ ਹੁੰਦਾ ਹਨਾ ਲੋਕੀ ਇਹ ਆ ਇਹਨੂੰ ਅੱਗ ਲਾ ਦਿਨੇ ਆਂ ਜਾਂ ਇਹਨੂੰ ਸੁੱਟ ਦਿਨੇ ਆਂ ਜੇ ਉਹਨੂੰ ਅਸੀਂ ਅਸੀਂ ਸੁੱਟ ਵੀ ਦਿੱਤਾ ਹਨਾ ਜਿਵੇਂ ਕਿ ਉਹਨੇ ਕਿ ਅੱਗੇ ਅੱਗੇ ਸੁੱਟ ਕੇ ਉਹਨੇ ਅੱਗ ਹੀ ਲਾਉਣੀ ਹੈ, ਉਹ ਫਿਰ ਉਹ ਦੇਖਿਓ ਉਹਦਾ ਧੂੰਆ ਤੁਸੀਂ ਸੁੰਗ ਕੇ ਦੇਖਿਓ ਕਿੱਦਾਂ ਦਾ ਤੁਹਾਨੂੰ ਧੂੰਆ ਲੱਗਣਾ, ਉਹ ਨਾ ਉੱਲਟੀ ਵਾਲਾ ਮਨ ਹੋ ਜਾਣਾ start ਹਮ ਹਾਂ ਤੇ ਗੱਲ ਜਿੱਦਾਂ ਸਾਨੂੰ ਨਾ ਹਰੇਕ ਚੀਜ਼ ਦਾ ਹਰ ਇੱਕ ਚੀਜ਼ ਨਾ use ਕਰਨੀ ਚਾਹੀਦੀ ਆ ਉਹਨੂੰ waste material ਨੀ ਕਰਨਾ ਚਾਹੀਦਾ ਹਨਾ,

ਬਿਲਕੁਲ ਮਗਰ ਅੱਜ ਕੱਲ੍ਹ ਕਾਫ਼ੀ NGO ਵੀ ਚੱਲੇ ਆ ਜਿੱਦਾਂ ਹੁਣ ਕੋਈ ਕੋਈ ਅੱਜ ਕੱਲ੍ਹ ਕੁਛ ਵੀ ਕਰਦਾ ਨਾ ਕਿ ਤੁਸੀਂ ਸੁਣਿਆ ਹੋਣਾ ਹੈ NGO ਜਿਹੜੇ ਲੋਕੀ ਪੇੜ੍ਹ ਪੂੜ੍ਹ ਵੱਡਦੇ ਆ ਹਨਾ NGO s

ਹਮ ਚਲੋ ਠੀਕ ਹੈ ਫਿਰ call ਏਦਾਂ ਹੀ ਕਰਦੇ ਰਹਿਓ ਮੈਂ ਵੀ ਕਰਾਂਗਾ ਤੈਨੂੰ call ਚਲੋ ਠੀਕ ਹੈ ਧਰ ਦਿਓ ਕੰਨਾ ਤੇੇ

Hello Hello hello ਹਾਂਜੀ ਸਤਿ ਸ੍ਰੀ ਅਕਾਲ ਜੀ।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

ਹਾਂਜੀ ਮੈਂ ਨਾ ਤੁਹਾਨੂੰ ਇਸ ਲਈ call ਕੀਤੀ ਸੀ ਮੈਂ ਨਾ ਤੁਹਾਡੇ ਕੋਲੋਂ ਥੋੜ੍ਹੀ ਜਾਣਕਾਰੀ ਲੈਣੀ ਹੈਗੀ ਸੀ ਅਹ ਲਾਲਾ ਲਾਜਪਤ ਰਾਏ ਜੀ ਬਾਰੇ, ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਹੈ, ਮੈਨੂੰ ਦੇ ਸਕਦੇ ਹੋ? ਬਿਲਕੁਲ ਮੈਂ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦੇ ਸਕਦਾ ਹਾਂ, ਤੁਸੀਂ ਮੈਨੂੰ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। Okay ਪਹਿਲਾਂ ਤਾਂ ਤੁਸੀਂ ਮੈਨੂੰ ਲਾਲਾ ਲਾਜਪਤ ਰਾਏ ਜੀ ਬਾਰੇ ਥੋੜ੍ਹਾ ਦੱਸੋ। ਲਾਲਾ ਲਾਜਪਤ ਰਾਏ ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਘੁਲਾਟੀਆ ਸੀ, ਉਸ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ, ਉਸ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ company ਦੀ ਸਥਾਪਨਾ ਕੀਤੀ ਸੀ। ਇਹ ਬਾਲ ਪਾਲ ਵਿੱਚ, ਵਿਚੋਂ ਇੱਕ ਸਨ, ਸੰਨ ਉੱਨੀ ਸੌ ਅਠਾਈ ਵਿੱਚ ਉਸ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ, ਨਾਲ ਜਖ਼ਮੀ ਹੋ ਗਏ ਅਤੇ ਆਖ਼ਰ ਸਤਾਰਾਂ ਨਵੰਬਰ ਉੱਨੀ ਸੌ ਅਠਾਈ ਨੂੰ ਉਸ ਦੀ ਮੌਤ ਹੋ ਗਈ ਸੀ। ਲਾਲਾ ਲਾਜਪਤ ਰਾਏ ਜੀ ਦੇ ਜਨਮ ਬਾਰੇ ਥੋੜ੍ਹਾ ਦੱਸੋ। ਬਿਲਕੁਲ ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਢੁੱਡੀਕੇ ਵਿਖ~ ਵਿਖੇ ਇੱਕ ਹਿੰਦੂ ਅਗਰਵਾਲ ਪਰਿਵਾਰ ਵਿੱਚ ਹੋਇਆ ਸੀ, ਅੱਛਾ ਜੀ ਤੇ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਬਾਰੇ ਥੋੜ੍ਹਾ ਦੱਸੋ। ਲਾਲਾ ਲਾਜਪਤ ਰਾਏ ਦਾ ਜਨਮ ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਉਡੀ ਢੁੱਡੀਕੇ ਵਿਖੇ ਇੱਕ ਹਿੰਦੂ ਅਗਰਵਾਲ ਪਰਿਵਾਰ ਵਿੱਚ ਹੋਇਆ ਸੀ, ਪਰ ਉਸਨੇ ਆਪਣੀ ਜਵਾਨੀ ਦਾ ਬਹੁਤ ਸਾਰਾ ਸਮਾਂ ਜਗਰਾਉਂ, ਜ਼ਿਲ੍ਹਾ ਲੁਧਿਆਣਾ, ਪੰਜਾਬ ਵਿੱਚ ਬਿਤਾਇਆ, ਇਨ੍ਹਾਂ ਨੇ ਕੁੱਝ ਸਮੇਂ ਹਰਿਆਣਾ ਦੇ ਰੋਹਤਕ ਅਤੇ ਹਿਸਾਰ ਸ਼ਹਿਰਾਂ ਵਿੱਚ ਵਕਾਲਤ ਕੀਤੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਗਰਮ ਦਲ ਦੇ ਪ੍ਰਮੁੱਖ ਨੇਤਾ ਸੀ, ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੇ ਨਾਲ ਇੱਕ ਤ੍ਰਿਮੂਰਤੀ ਨੂੰ ਲਾਲ-ਬਾਲ-ਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਤਿੰਨਾਂ ਨੇਤਾਵਾਂ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਸੁੰਦਰਤਾ ਦੀ ਮੰਗ ਕੀਤੀ ਸੁਤੰਦਰਤਾ ਸੁਤੰਤਰਤਾ ਦੀ ਮੰਗ ਕੀਤੀ, ਬਾਅਦ ਵਿੱਚ ਸਮੁੱਚਾ ਦੇਸ਼ ਇਨ੍ਹਾਂ ਦੇ ਨਾਲ ਹੋ ਗਿਆ। ਇਹਨਾਂ ਨੂੰ ਸਵਾਮੀ ਦਯਾਨੰਦ ਸਰਸਵਤੀ ਨਾਲ ਮਿਲ ਕੇ ਆਰੀਆ ਸਮਾਜ ਨੂੰ ਪੰਜਾਬ ਵਿੱਚ ਲੋਕਪ੍ਰਿਅ ਬਣਾਇਆ, ਲਾਲਾ ਹੰਸਰਾਜ ਦੇ ਨਾਲ ਧਿਆਨਚੰਦ, ਐਂਗਲੋ-ਵੈਦਿਕ ਵਿਦਿਆਲਿਆਂ ਦਾ ਵੀ ਪ੍ਰਸਾਰਨ ਕੀਤਾ। ਪ੍ਰਸਾਰ ਕੀਤਾ, ਉਹਨਾਂ ਨੂੰ ਅੱਜ-ਕੱਲ DAV School ਅਤੇ ਕਾਲਜਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਲਾਲਾਜੀ ਨੇ ਅਨੇਕ ਥਾਂਵਾਂ ਉੱਤੇ ਅਕਾਲ ਵਿੱਚ ਸ਼ਿਵਿਰ ਲਗਾ ਕੇ ਲੋਕਾਂ ਦੀ ਸੇਵਾ ਕੀਤੀ।

ਉਸ ਸਮੇਂ ਇਹਨਾਂ ਨੇ ਕਿਹਾ ਕਿ ਮੇਰੇ ਸਰੀਰ ਉੱਤੇ ਪਈ ਇੱਕ-ਇੱਕ ਲਾਠੀ ਬ੍ਰਿਟਿਸ਼ ਸਰਕਾਰ ਦੇ ਕਫ਼ਨ ਦਾ ਕਿੱਲ ਬਣੇਗੀ, ਲਾਲਾਜੀ ਦੀ ਬਲੀਦਾਨੀ ਨੇ ਵੀਹ ਸਾਲ ਦੇ ਅੰਦਰ ਹੀ,

ਵੀਸਵੀਂ ਸਦੀ ਦੇ ਸ਼ੁਰੂ ਵਿੱਚ ਲਾਹੌਰ ਵਿਖੇ ਲਾਜਪਤ ਰਾਏ ਦੀ ਮੂਰਤੀ ਬਣਾਈ ਗਈ ਸੀ ਜਿਸ ਨੂੰ ਬਾਅਦ ਵਿੱਚ ਭਾਰਤ ਦੀ ਵੰਡ ਤੋਂ ਬਾਅਦ ਸ਼ਿਮਲਾ ਵਿੱਚ ਕੇਂਦਰੀ ਚੌਕ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨੀ ਸੌ ਉਣਾਹਠ ਵਿੱਚ, ਲਾਲਾ ਲਾਜਪਤ ਰਾਏ ਰਾਏ trust ਦੀ ਸਥਾਪਨਾ ਉਸ ਦੇ ਸ਼ਤਾਬਦੀ ਜਨਮ ਸਮਾਰੋਹ ਵਿੱਚ ਪੂਰਵ ਸੰਧਿਆ 'ਤੇ ਪੰਜਾਬੀ ਪਰਉਪਕਾਰੀ ਆਰਪੀ ਗੁਪਤਾ ਅਤੇ ਬੀਐਮ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 ਮੁੰਬਈ ਵਿੱਚ commerce ਅਤੇ ਅਰਥ ਸ਼ਾਸਤਰ ਦਾ college ਲਾਲਾ ਲਾਜਪਤ ਰਾਏ memorial medical college ਮੇਰਠ ਦਾ ਨਾਂ ਉਨ੍ਹਾਂ ਦੇ ਨਾਂ ਤੋਂ ਰੱਖਿਆ ਗਿਆ ਹੈ, ਉੱਨੀ ਸੌ ਅਠਾਨਵੇਂ ਵਿੱਚ ਲਾਲਾ ਲਾਜਪਤ ਰਾਏ Institute of engineering ਅਤੇ technology ਮੋਗਾ ਦਾ ਉਨ੍ਹਾਂ ਦੇ ਨਾਂ ਤੋਂ ਨਾਮ ਰੱਖਿਆ ਗਿਆ, ਦੋ ਹਜ਼ਾਰ ਦਸ ਵਿੱਚ, ਹਰਿਆਣਾ ਸਰਕਾਰ ਨੇ ਉਸਦੀ ਯਾਦ ਵਿੱਚ ਹਿਸਾਰ ਵਿੱਚ ਲਾਲਾ ਲਾਜਪਤ ਰਾਏ university of veterinary And animal science ਦੀ ਸਥਾਪਨਾ ਕੀਤੀ। Okay ਤੇ ਲਾਲਾ ਲਾਜਪਤ ਰਾਏ ਜੀ ਬਾਰੇ ਥੋੜ੍ਹਾ ਹੋਰ ਦੱਸ ਸਕਦੇ ਹੋ। ਹਿਸਾਰ ਵਿੱਚ ਲਾਜਪਤ ਨਗਰ ਅਤੇ ਲਾਲਾ ਲਾਜਪਤ ਰਾਏ ਦੀ ਮੂਰਤੀ ਵਾਲਾ ਚੌਕ, ਨਵੀਂ ਦਿੱਲੀ ਵਿੱਚ ਲਾਜਪਤ ਨਗਰ ਅਤੇ ਲਾਜਪਤ ਨਗਰ ਕੇਂਦਰੀ ਬਾਜ਼ਾਰ, ਲਾਜਪਤ ਨਗਰ ਵਿੱਚ ਲਾਲਾ ਲਾਜਪਤ ਰਾਏ ਯਾਦਗਾਰੀ ਪਾਰਕ, ਚਾਂਦਨੀ ਚੌਕ, ਦਿੱਲੀ ਵਿੱਚ ਲਾਜਪਤ ਰਾਏ market ਖੜਗਪੁਰ ਵਿੱਚ indian institute of technology ਵਿਖੇ ਲਾਲਾ ਲਾਜਪਤ ਰਾਏ ਆ, Residence ਕਾਨਪੁਰ ਵਿੱਚ ਲਾਲਾ ਲਾਜਪਤ ਰਾਏ ਹਸਪਤਾਲ, ਉਸ ਦੇ ਜੱਦੀ ਸ਼ਹਿਰ ਜਗਰਾਓਂ ਵਿੱਚ ਬੱਸ terminal ਕਈ ਸੰਸਥਾਵਾਂ school ਅਤੇ library ਲਾਈਬ੍ਰੇਰੀਆਂ ਦਾ ਨਾਂ ਉਸ ਦੇ ਸਨਮਾਨ ਵਿੱਚ ਰੱਖਿਆ ਗਿਆ, ਜਿਸ ਵਿੱਚ ਪ੍ਰਵੇਸ਼ ਦੁਆਰਾ 'ਤੇ ਉਸ ਦੀ ਮੂਰਤੀ ਵਾਲਾ ਬੱਸ terminal ਵੀ ਸ਼ਾਮਿਲ ਹੈ, ਇਸ ਤੋਂ ਇਲਾਵਾ ਭਾਰਤ ਦੇ ਬਹੁਤ ਸਾਰੇ ਮਹਾਨਗਰਾਂ ਅਤੇ ਹੋਰ ਕਸਬਿਆਂ ਵਿੱਚ, ਉਸਦੇ ਨਾਂ ਉੱਤੇ ਸੜਕਾਂ ਦਾ ਨਾਂ ਰੱਖਿਆ ਗਿਆ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਕਾਰਨ ਪੁਲਿਸ ਦੁਆਰਾ ਲਾਠੀਚਾਰਜ ਸੀ।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

ਭਾਰਤੀ ਰਾਸ਼ਟਰੀ ਕਾਂਗਰਸ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਭਾਰਤ ਦਾ ਇੱਕ ਰਾਜਨੀਤਕ ਦਲ ਹੈ, ਇਸ ਨੂੰ ਆਮ ਤੌਰ 'ਤੇ ਇਕੱਲਾ ਕਾਂਗਰਸ ਵੀ ਕਿਹਾ ਜਾ ਜਾਂਦਾ ਹੈ, ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ।

ਨੇ ਇਸ ਦਲ ਦੀ ਸਥਾਪਨਾ ਦਾ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ, ਇਸ ਦਾ ਵਰਤਮਾਨ ਪ੍ਰਧਾਨ ਰਾਹੁਲ ਗਾਂਧੀ ਹੈ, ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ ਕਰਦਾ ਹੈ, ਇਸ ਦੇ ਯੁਵਕ ਸੰਗਠਨ ਦਾ ਨਾਂ,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 ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਬਰ~ ਬਹੱਤਰ ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ ਅਠਾਈ ਦਸੰਬਰ ਅਠਾਰਾਂ ਸੌ ਪਚਾਸੀ ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤੀ ਮਹਾਂਵਿਦਿਆਲਾ ਵਿੱਚ ਹੋਈ ਸੀ, ਇਸ ਦੇ ਪਹਿਲੇ ਜਨਰਲ ਸਕੱਤਰ AO ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲਾ ਪਾਰਟੀ ਪ੍ਰਧਾਨ ਸਨ, ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿ ਭਾਜਤ ਵਰਗੀ ਸੰਸਥਾ ਦਾ ਸੀ, ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ presidency ਤੋਂ ਸਨ।

Okay ਤੇ ਲਾਲਾ ਲਾਜਪਤ ਰਾਏ ਜੀ ਦੇ ਜੋ ਦੁਨਿਆ ਵਿੱਚ ਲੋਕ ਕੰਮ ਜਾਣਦੇ ਹਨ, ਉਹ ਪਛਾਣੇ ਕੰਮ ਕਿਹੜੇ ਕਿਹੜੇ ਹਨ? ਇਹਨਾਂ ਦੇ ਪਛਾਣੇ ਕੰਮ ਲੇਖਕ, ਰਾਜਨੇਤਾ, ਸੁੰਦਰਤਾ ਸੈਨਾਨੀ, ਸੁਤੰਤਰਤਾ ਸੈਨਾਨੀ।

ਇਹਨਾਂ ਦੇ ਜੀਵਨ ਸਾਥੀ ਦਾ ਨਾਮ ਰਾਧਾ ਦੇਵੀ ਅਗਰਵਾਲ ਸੀ। ਇਹਨਾਂ ਦੇ ਬੱਚਿਆਂ ਬਾਰੇ ਥੋੜ੍ਹਾ ਦੱਸ ਸਕਦੇ ਹੋ?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

ਇਹਨਾਂ ਦਾ ਧਰਮ ਹਿੰਦੂ ਧਰਮ ਸੀ।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 ਉੱਨੀ ਸੌ ਸੱਤ ਵਿੱਚ ਪੰਜਾਬ ਅੰਦਰ ਇੱਕ ਤਕੜੀ ਕਿਸਾਨ ਲਹਿਰ ਉੱਠੀ ਸੀ। ਜਿਨਸ ਨੂੰ ਪੱਗੜੀ ਸੰਭਾਲ ਜੱਟਾ ਲਹਿਰ ਵਜੋਂ ਵੀ ਜਾਣਿਆ ਜਾਂਦਾ ਸੀ, ਇਸ ਲਹਿਰ ਸਮੇਂ ਸਰਕਾਰ ਦੇ ਨਾਲ ਲਾਲਾ ਲਾਜਪਤਰਾਏ ਨੂੰ ਗ੍ਰਿਫਤਾਰ ਕਰਕੇ ਬਰਮਾ ਅੰਦਰ ਮਾਂਡਲੇ ਜੇਲਾਂ ਵਿੱਚ ਭੇਜ ਦਿੱਤਾ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਕਿ ਲਾਲਾ ਲਾਜਪਤ ਰਾਏ ਨੇ ਇੱਕ ਦੋ ਥਾਵਾਂ ਤੇ ਕਿਸਾਨਾਂ ਇਕੱਠ ਨੂੰ ਸੰਬੋਧਿਤ ਕੀਤਾ ਸੀ, ਇਹਨਾਂ ਤੱਥਾਂ ਨੂੂੰ ਲੈ ਕੇ ਕੁਛ ਲੋਗ ਲਾਜਪਤ ਰਾਏ ਨੂੰ ਲਹਿਰ ਦੇ ਨਾਜਾਇਕ ਵਜੋਂ ਪੇਸ਼ ਕਰਨ ਲੱਗੇ। ਕਰਕੇ ਹੋਏ ਸਨ, ਚਾਚਾ ਸ਼ਹੀਦ ਭਗਤ ਸਿੰਘ ਦੇ ਵਿਚਾਰ ਇਸ ਤੋਂ ਬਿਲਕੁਲ ਵੱਖਰੇ ਸਨ, ਅਜੀਤ ਸਿੰਘ ਨੇ ਆਪਣੇ ਸਰਬੱਤ ਜੀਵਨ ਵਿੱਚ ਲਿਖਿਆ ਹੈ, ਰਾਵਲਪਿੰਡੀ ਜ਼ਿਲ੍ਹੇ ਵਿੱਚ,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 ਹਾਂਜੀ ਸਾਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਲਈ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਸੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅੱਜ ਮੈਂ ਤੁਹਾਨੂੰ ਦੱਸਣਾ ਚਾਹੁਨਾ ਸਾਡੇ ਪੰਜਾਬ 'ਚ ਚੱਲ ਰਹੇ ਮੁਕੱਦਮੇ ਦੇ ਬਾਰੇ ਜਿਹੜਾ ਚੱਲਿਆ ਕਰਦਾ ਹੈ ਅਮਰਦੀਪ ਸਿੱਧੂ ਦੇ ਬਾਰੇ ਇਹ ਬਹੁਤ ਹੀ ਬਹੁਤ ਹੀ ਜ਼ਿਆਦਾ ਮਤਲਬ ਸੋਚਣ ਵਾਲੀ ਗੱਲ ਹੈ ਕਿ ਮਤਲਬ ਇੱਕ ਬੰਦਾ ਜਿਹੜਾ ਆਪਣੇ ਸਾਥ ਚਾਰ ਪਾਂਚ ਬੰਦਿਆਂ ਨੂੰ ਲੈ ਕੇ ਚਾਰ ਪੰਜ ਨੀ ਕਿੰਨੇ ਜ਼ਿਆਦਾ ਬੰਦੇ ਉਹਦੇ ਨਾਲ ਰਹਿੰਦੇ ਨੇ gun ਲੈ ਕੇ ਤੇ ਇੰਨੀ ਉਹਦੇ ਕੋਲ support ਹੈਗੀ ਹੈ

ਤੇ ਇਹ ਸਾਰਾ ਕੁਛ ਜੋ ਵੀ ਕਰੇ ਕਰਦਾ ਅੰਮ੍ਰਿਤਪਾਲ ਸਿੱਧੂ ਉਹ ਜੇ ਕੋਈ, ਨਵੀਂ ਗੱਲ ਹੈਨੀ ਹੈ ਇਹ ਇਹੋ ਜਿਹਾ ਬਿਲਕੁਲ ਇਹੋ ਜਿਹਾ ਚਾਲੀ ਸਾਲ ਪਹਿਲਲਾਂ ਵੀ ਹੋਇਆ ਸੀ, ਪੰਜਾਬ ਵਿੱਚ ਹੀ ਅੰਮ੍ਰਿਤਸਰ 'ਚ ਜਰਨੈਲ ਸਿੰਘ ਭਿੰਦਰਾਂ ਵਾਲੇ

ਇੰਨਾ ਕੰਮ ਕਰਿਆ ਕਰਦਾ ਸੀ ਕਿ ਮਤਲਬ ਉਹਦਾ ਜੋ ਜਿਹੜੀ ਉਹਦੀ ਸੋਚ ਸੀ ਉਹ ਬਹੁਤ ਗ਼ਲਤ ਸੀ, ਮੈਂ ਇਹ ਤੁਹਾਨੂੰ ਦੱਸਣਾ ਕਿ ਕਿਉਂ ਸੋਚ ਉਹਦੀ ਬੜੀ ਗ਼ਲਤ ਸੀ ਕਿਉਂਕਿ ਉਹ ਕਹਿੰਦਾ ਸੀ ਕਿ ਪੰਜਾਬ ਹਿੰਦੂ ਰਾਸ਼ਟਰ 'ਚ ਨਹੀਂ ਆਉਣਾ ਚਾਹੀਦਾ ਹੈ ਤੇ ਪੰਜਾਬ ਵੱਖਰੀ ਇੱਕ ਵੱਖਰਾ ਦੇਸ ਹੋਣਾ ਚਾਹੀਦਾ ਹੈ ਪੰਜਾਬ 'ਚ ਬਸ ਸਾਰੇ ਪੰਜਾਬੀ ਰਹਿਣਗੇ, ਹੋਰ ਕੋਈ ਨੀ ਕਿ ਮਤਲਬ ਉਹਨੇ ਇਹ ਵੀ ਕਿਹਾ ਸੀ ਕਿ ਇੱਕ ਸਿੱਖ ਨੇ ਬੱਤੀ ਹਿੰਦੂਆਂ ਦਾ ਕਤਲ ਕਰਨਾ ਪੈਣਾ ਹੈ ਇਹਦੇ 'ਚ ਤਾਂ ਉਹ ਹੋ ਪਾਏਗਾ ਇਹਦਾ ਪੰਜਾਬ ਦਾ ਦੇਸ ਬਣੇਗਾ ਤੇ ਪੰਜਾਬੀ ਰਾਸ਼ਟਰ ਉਹ ਪੰਜਾਬ ਬਣੇਗਾ ਲੇਕਿੰਨ ਇਹ ਗੱਲ ਬਿਲਕੁਲ ਵੀ ਇਨਸਾਨੀਅਤ ਦੇ ਨਾਤੇ ਸਹੀ ਹੈਨੀ ਹੈ ਇਹ ਗੱਲ ਬਹੁਤ ਗ਼ਲਤ ਹੈ ਤੁਸੀਂ ਸਾਰੇ ਜਾਣਦੇ ਹੋ ਲੇਕਿੰਨ ਪੰਜਾਬ 'ਚ ਉਹਦਾ ਬੜਾ support ਕੀਤਾ ਪੰਜਾਬ